ਜਿੱਸ ਵਿੱਚ ਅੱਸੀ ਰੰਗ ਬਿਰੰਗੀਆਂ ਲਾਈਟਾਂ ਅਤੇ ਦੇ ਡੈਕੋਰੇਸ਼ਨ ਹੋਈ ਦੇਖ ਰਹੇ ਹਾਂ।

ਇੱਸ ਸਮੁੰਦਰ ਦੇ ਕਿਨਾਰੇ ਤੇ ਬਹੁਤ ਸਾਰੀਆਂ ਔਰਤਾਂ ਪੂਜਾ ਕਰਦਿਆਂ ਨਜ਼ਰ ਆ ਰਹੀਆਂ ਹੈਂ।

ਇੱਸ ਦੇ ਓੱਤੇ ਡਾਕਟਰ ਭੱਟੀ ਪੇਟ ਸਟੋਰ ਕਲੀਨਿਕ ਸੈਲੂਨ ਲਿਖੇਆ ਹੋਇਆ ਹੈ।

ਇਸ ਵਿੱਚ ਕਈ ਤਰ੍ਹਾਂ ਦੇ ਬਿਸਕਿਟ ਅਤੇ ਬਹੁਤ ਵਧੀਆ ਵਧੀਆ ਮਠਿਆਈਆਂ ਪਈਆਂ ਹੋਈਆਂ ਹੈ।

ਜੋਕੀ ਅੱਸੀਂ ਇੱਸ ਵਿੱਚ ਵਧੀਆ ਵਧੀਆ ਦੇਖ ਰਹੇ ਹਾਂ।

ਏਹ ਬਹੁਤ ਵਧੀਆ ਤੇ ਸ਼ਾਂਤ ਜਿਹਾ ਏਰੀਆ ਹੈ।

ਇਸ ਏਰੀਏ ਦੇ ਵਿੱਚ ਸਾਨੂੰ ਇੱਕ ਖਾਲੀ ਜਿਹਾ ਘਰ ਦਿਖ ਰਹਾ ਹੈ।

ਇਸ ਘਰ ਦੇ ਵਿੱਚ ਅਸੀਂ ਬਹੁਤ ਵਧੀਆ ਵਧੀਆ ਦਰਖਤ ਲੱਗੇ ਹੋਵੇ ਦੇਖ ਰਹੇ ਹਾਂ।

ਏਹ ਬੋਹੁਤ ਵਧੀਆ ਜੇਹਾ ਅਤੇ ਵਿਊ ਸ਼ਾਨਦਾਰ ਬਣਿਆ ਹੋਏਆ ਹੈ।

ਨਾਲ ਹੀ ਇਸ ਵਿੱਚ ਅਸੀਂ ਬਹੁਤ ਵਧੀਆ ਕੰਮ ਹੁੰਦਾ ਦੇਖ ਰਹੇ ਹਾਂ।

ਜਿਸ ਵਿੱਚ ਅਸੀਂ ਬਹੁਤ ਵਧੀਆ ਵਧੀਆ ਪੇੜ ਪੌਦੇ ਲੱਗੇ ਹੋਏ ਦੇਖ ਰਹੇ ਹਾਂ।

ਜਿੱਸ ਵਿੱਚ ਅੱਸੀਂ ਬੋਹਤ ਵਧੀਆ ਵਧੀਆ ਵਿਊ ਬਣਿਆ ਹੋਇਆ ਦੇਖ ਰਹੇ ਹਾਂ।

ਏਹ ਇੱਕ ਕਾਰ ਦਾ ਏਰੀਆ ਬਣਿਆ ਹੋਇਆ ਹੈ ਇੱਸ ਵਿੱਚ ਇੱਕ ਕਾਰ ਲੱਗੀ ਹੋਈ ਹੈ।